ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਜਿਵੇਂ ਸ਼ੁਰੂ

ਹਾਂ ਜੀ ਯੋਗਦਾਨ ਪਾਉਣ ਵਿਚ ਮਤਲਬ ਸਿੰਘ ਦੀਆਂ ਕਹਿ ਲੋ ਸਿੰਘਾਂ ਸਿੰਘਣੀਆਂ ਨੇ ਹੈ ਨਾ ਬਹੁਤ

ਭਾਈ ਤਾਰੂ ਸਿੰਘ ਜੀ ਇਨ੍ਹਾਂ ਦੇ ਵਿਚੋਂ ਮਹਾਨ ਸੀਗੇ ਠੀਕ ਉਨ੍ਹਾਂ ਨੇ ਮਤਲਬ ਕਦੇ ਕਿਸੇ ਦਾ ਕੋਈ ਬੁਰਾ ਨਹੀਂ ਕੀਤਾ ਉਹ ਹਰ ਇੱਕ ਦੀ ਮਦਦ ਕਰਦੇ ਸੀ ਕਿ ਉਨ੍ਹਾਂ ਦੀ ਲੋਕਾਂ ਪਿੰਡ ਦੇ ਲੋਕ ਜਿਹੜੇ ਇੱਕ ਦੋ ਉਨ੍ਹਾਂ ਦੇ ਨਾਲ ਲੱਗਦੇ ਸੀ ਉਨ੍ਹਾਂ ਨੂੰ ਬੁਰਾ ਸਮਝਦੇ ਸੀ ਕਿ ਇਹ ਸਿੱਖ ਹੈ

ਕਿਉਂਕਿ ਸਿੱਖਾਂ ਨੂੰ ਬਹੁਤ ਗਲਤ ਤਰੀਕੇ ਨਾਲ ਉਦੋਂ ਪੇਸ਼ ਕੀਤਾ ਜਾਂਦਾ ਸੀ ਤੇ ਸਿਰਾਂ ਦੇ ਮੁੱਲ ਪਾਏ ਜਾਂਦੇ ਸੀ ਹਾਂ ਜੀ ਤੇ

ਤਾਂ ਕਰਕੇ ਫਿਰ ਇਨ੍ਹਾਂ ਨੇ ਪਿੰਡ ਵਾਲੇ ਦੇ ਜੋ ਸੀਗਾ ਅਹ ਨਿਰੰਜਨੀਆ ਸੀਗਾ ਜਿਹਨੇ ਮੁਖਬਰੀ ਕਰਕੇ ਇਨ੍ਹਾਂ ਨੂੰ ਗਿਰਫ਼ਤਾਰ ਕਰਵਾਇਆ ਤੇ ਸ਼ਹਾਦਤ ਦੇ ਲਈ ਮਜ਼ਬੂਰ ਕੀਤਾ ਕਿਉਂਕਿ ਨਵਾਬ ਖਾਨ ਨੂੰ ਤਾਂ ਐਦਾਂ ਸੀ ਕਿ ਅਗਰ ਮੈਂ ਇਸਨੂੰ ਡਰਾਵਾਂਗਾ ਕਿ ਮੈਂ ਤੇਰੀ ਖੋਪੜੀ ਉਤਾਰ ਦਊਂਗਾ ਤਾਂ ਸ਼ਾਇਦ ਇਹ ਕਹੇਗਾ

ਪਹਿਲਾਂ ਤਾਂ ਜਿਹੜੇ ਸਿੰਘ ਸੀਗੇ ਉਹ ਕਦੀ ਨਹੀਂ ਡਰਦੇ ਸੀਗੇ ਹੈ ਨਾ ਬਿਲਕੁਲ ਵੀ ਨਹੀਂ ਉਨ੍ਹਾਂ ਨੇ ਕਿਹਾ ਸੀ ਕਹਿੰਦੇ ਵੀ ਅਸੀਂ ਕਦੀ ਕੁਝ ਗਲਤ ਨਹੀਂ ਕੀਤਾ ਤਾਂ ਫੇਰ ਸਾਨੂੰ ਡਰਨ ਦੀ ਕੀ ਜਰੂਰਤ ਹੈ ਨਾ ਉਨ੍ਹਾਂ ਨੇ ਇੱਕ ਕਹਿ ਲੋ ਭੁੱਖੇ ਉਨ੍ਹਾਂ ਨੇ ਕਿਹਾ ਮੈਂ ਭੁੱਖਿਆਂ ਨੂੰ ਖਾਣਾ ਦਊਂਗਾ ਹੈ ਨਾ

ਜੇ ਅਗਰ ਕੋਈ ਜਾਂਦਾ ਵੀ ਸੀਗਾ ਇਹ ਅਮ ਕੋਈ ਕਿਸੇ ਦੀ ਗਰੀਬ ਦੀ ਮਦਦ ਵੀ ਕਰਦੇ ਸੀ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

ਜਿਹੜੀ ਸਿੱਖ ਕੌਮ ਰਹੀ ਹੈ ਉਹ ਹਮੇਂਸ਼ਾ ਅੱਗੇ ਰਹੀ ਹੈ ਇਹ ਕੰਮਾਂ ਚ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 ਇਨ੍ਹਾਂ ਦੇ ਕੇਸ਼ ਵੀ ਬਿਲਕੁਲ ਮਤਲਬ ਜਦੋਂ ਖੋਪਰੀ ਵੀ ਉਤਾਰੀ ਤਾਂ ਬਹੁਤ ਜਿਆਦਾ ਮਤਲਬ ਕਹਿ ਲੋ ਬੁਰੀ ਹਾਲਤ ਸੀਗੀ ਪਰ ਇਨ੍ਹਾਂ ਨੇ ਆਪਣਾ ਅਹ ਪਾਠ ਨਹੀਂ ਸੀ ਛੱਡਿਆ ਉਸ ਸਮੇਂ ਤੇ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

ਤੂੰ ਨਹੀਂ ਕਰੇਗਾ ਤਾਂ ਅਸੀਂ ਤੈਨੂੰ ਜਾਨੋਂ ਮਾਰ ਦਿਆਂਗੇ ਯੇ ਵੋ ਕਾਫੀ ਡਰਾਇਆ ਜਾਂਦਾ ਸੀ ਪਰ ਉਹ ਕਹਿੰਦੇ ਸੀ ਅਕਾਲ ਪੁਰਖ ਦਾ ਭਾਣਾ ਮਾਨ ਕੇ ਬੈਠੇ ਹੋਏ ਸੀਗੇ

ਹਾਂ ਤੇ ਇਨ੍ਹਾਂ ਨੇ ਮਤਲਬ ਕੇ ਪੰਥ ਪ੍ਰਕਾਸ਼ ਦੇ ਦਾ ਜਿਹੜਾ ਖਾਤਾ ਉਹ ਲਿਖ ਤਾ ਕਿ ਜਿਨ ਜਿਨ ਸਿੰਘ ਕੋ ਤੁਰਕ ਸਤਾਵੇ

ਇਨ੍ਹਾਂ ਨੇ ਤਾਂ ਬਾਈ ਦਿਨ ਤੱਕ ਵੀ ਬਹੁਤ ਵੱਡੀ ਗੱਲ ਹੈ ਮਤਲਬ

ਓਹੀ ਨਾ ਮਤਲਬ ਪਾਠ ਐਨਾ ਕਰਦੇ ਸੀਗੇ ਮਤਲਬ ਵਾਹੇ`ਰੱਬ ਨੂੰ ਐਨਾ ਮੰਨਦੇ ਸੀਗੇ ਹੈ ਨਾ

ਕਹਿੰਦੇ ਜਿਹੜੇ ਜਰੀਏ ਜਕਰੀਆ ਖਾਨ ਸੀਗਾ ਓਹਨਾ ਦੇ ਪੇਟ ਚ ਦਰਦ ਹੋਇਆ ਉਨ੍ਹਾਂ ਨੇ ਪਿਸ਼ਾਬ ਪੇਸ਼ਾਬ ਕਰਨਾ ਉਨ੍ਹਾਂ ਦਾ ਪਿਸ਼ਾਬ ਕਰਨਾ ਹੀ ਬੰਦ ਕਰ ਦਿੱਤਾ ਸੀਗਾ

ਫਿਰ doctor ਨੇ ਦਵਾ ਜਿਹੜੀ ਕੰਮ ਨਹੀਂ ਆਈ ਜਿਹੜੀ ਦਵਾਈ ਦਿੱਤੀ ਓਹਨੂੰ ਮਤਲਬ ਕੰਮ ਨਹੀਂ ਆਈ

ਹੈ ਨਾ ਮਤਲਬ ਖ਼ਾਨ ਜਿਹੜਾ ਜਰੀਏ ਖ਼ਾਨ ਨੇ ਸਿੱਖ ਪੰਥ ਨੂੰ ਪੰਥ ਕੋਲੋਂ ਫੇਰ ਮੁਆਫੀ ਮੰਗੀ ਮੁਆਫੀ ਮੰਗੀ ਤੇ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

ਨੂੰ ਕਿਹਾ ਸੀ ਕਿ ਜੁੱਤੀਆਂ ਤਾਂ ਤੇਰੇ ਸਰ ਚ ਮਾਰਾਂਗੇ ਹੈ ਨਾ ਵੀ ਤੂੰ ਸਾਡੇ ਅੱਗੇ ਹੱਥ ਜੋੜੇਂਗਾ ਕਿ ਸਾਨੂੰ ਮੇਰੇ ਸਰ ਤੇ

ਕਿ ਭਾਈ ਤਾਰੂ ਸਿੰਘ ਨੂੰ ਲਿਆਓ ਕਿ ਮੇਰੇ ਸਿਰ ਚ ਜੁੱਤੀਆਂ ਮਾਰੇ

ਤਾਂ ਕਿ ਮੇਰਾ ਪਿਸ਼ਾਬ ਆਏ ਪੂਰਾ ਹੈ ਨਾ

ਫੇਰ ਉਨ੍ਹਾਂ ਦੇ ਜਦੋਂ ਜੁੱਤੀਆਂ ਮਾਰਨ ਤੇ ਇਨ੍ਹਾਂ ਦੀ ਜੁੱਤੀ ਲਿਆਂਦੀ ਗਈ ਮਾਰੀ ਗਈ ਸਿਰ ਚ

ਸਤਾਰਾਂ ਸੌ ਪੰਤਾਲੀ ਵਿਚ ਲਾਹੌਰ ਜਿਹੜੇ ਸਿੱਖ ਮੁੱਕਦਮਾ ਵਿਚ ਜਿਹੜੇ ਮਿਸ਼ਨ ਪ੍ਰਦੰਗਕ ਕੀਤਾ ਸੀਗਾ ਸ਼ਾਹਹਦ ਪ੍ਰਾਪਤ ਕੀਤੀ ਸੀਗੀ ਹਾਂ ਜੀ ਤੇ ਓਹੀ ਹੈ ਨਾ ਜੇ ਸਿੱਖੀ ਦੀ ਅਨੋਖੀ ਜਿਹੜੀ ਸ਼ਹਾਦਤ ਨੂੰ ਪੰਥ ਆਪਣੀ ਲਿਖੀ ਹੋਈ

ਉਹ ਹੀ ਨਾ ਨਾ ਕਹਿੰਦੇ ਕਿ ਕਿਸੇ ਨੂੰ ਗਲਤ ਨਾ ਕਹੋ ਹੈ ਨਾ ਨਾ ਹੀ ਕਿਸੇ ਨਾਲ ਗਲਤ ਕਰੋ ਹਾਂ ਬਿਲਕੁਲ ਕਿਉਂਕਿ ਸਾਡੀ ਸਿੱਖ ਕੌਮ ਹੈ ਹੀ ਹਰ ਇੱਕ ਦੀ ਮਦਦਗਾਰ ਹੈ

ਅੱਜ ਦੇ ਟਾਈਮ ਦੇ ਵਿਚ ਵੀ ਕਹਿ ਲੋ ਵੀ ਸਿੱਖ ਕੌਮ ਸਭ ਤੋਂ ਅੱਗੇ ਹੀ ਹੈ ਹੈ ਨਾ ਕਿਸੇ ਦੀ help ਕਰਨੀ ਹੋਏ ਕਰਨਾ time ਕਿੰਨਾ ਬਾੜ ਜਿੱਥੇ ਵੀ ਬਾਹਰ ਵੀ ਬਾੜ ਆਏ ਕੋਈ ਭੀ ਹੈ ਨਾ ਹਰ ਮਤਲਬ ਭੁੱਖਿਆਂ ਨੂੰ ਖਾਣਾ ਦਿੰਦੇ ਹੀ ਦਿੰਦੇ ਨੇ ਦਿੰਦੇ ਹੈ ਦਿੰਦੇ ਹੈ ਬਿਲਕੁਲ ਓਹੀ ਹੈ ਕਿ ਸਾਨੂੰ ਹਰ ਇੱਕ ਦੀ ਖੁੱਲ ਕੇ ਮਦਦ ਕਰਨੀ ਚਾਹੀਦੀ ਕਿਸੇ ਨਾਲ ਕੋਈ ਵੈਰ ਭਾਵ ਨਹੀਂ ਵੈਰ ਨਹੀਂ ਰੱਖਣਾ ਚਾਹੀਦਾ

ਤੇ ਗੁਰ ਸਿੱਖੀ ਜੀਵਨ ਅਪਣਾਉਣਾ ਚਾਹੀਦਾ

ਤੇ ਸਾਨੂੰ ਆਪਣੇ ਬੱਚਿਆਂ ਨੂੰ ਵੀ ਐਦਾਂ ਦੀਆਂ ਨੇ ਜੋ ਸ਼ਹਾਦਤ ਵਾਲਿਆਂ ਨਿਗਿਆਂ ਅੱਜ ਕੱਲ ਤਾਂ vidios

ਹਾਂ ਜੀ ਤਾਂਕਿ ਬੱਚੇ ਸਾਡੇ ਸੁਣ ਸਕਣ ਸਿੱਖ ਸਕਣ ਕੁਝ ਕਿ

ਕਿੱਦਾਂ ਸਾਨੂੰ ਸਿਰ ਕੱਟ ਕੇ ਸਾਨੂੰ ਸਿੱਖੀ ਮਿਲੀ ਹੈ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

ਕੀਤੇ ਕੋਈ ਸ਼ਹਾਦਤ ਨਹੀਂ ਤੁਹਾਨੂੰ ਮਿਲੇਗੀ ਉਹ ਵੀ ਆਪਣੇ

ਹਾਂ ਜੀ ਸਿਰਫ ਆਪਣੀ ਕੌਮ ਦੇ ਲਈ ਤੇ ਕੀਤੀ ਹੀ ਕੀਤੀ ਹੋਰ ਧਰਮਾਂ ਦੇ ਲਈ ਵੀ ਕਾਫੀ ਕੁਝ ਕੀਤਾ ਹੈ ਹੈ ਨਾ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

ਸ਼ਹਾਦਤ ਦੇਣੀ ਉਨ੍ਹਾਂ ਨੂੰ ਜਿਆਦਾ ਸੌਖੀ ਲੱਗੀ ਦੇਣੀ ਉਨ੍ਹਾਂ ਨੂੰ ਜਿਆਦਾ ਸੌਖੀ ਧਰਮ ਛੱਡਣ ਨਾਲੋਂ ਸ਼ਹਾਦਤ ਦੇਣੀ ਜਿਆਦਾ ਸੌਖੀ ਲੱਗੀ

ਠੀਕ ਹੈ ਦੀ ok ਗੁਰਬਖਸ ਸਿੰਘ ਪ੍ਰੀਤਲੜੀ ਦੀ ਰਚਨਾ ਹੈ ਇਸਦਾ ਵਿਸ਼ਾ ਗੁਰੂ ਨਾਨਕ ਦੇਵ ਜੀ ਦੀ ਸਖਸ਼ੀਅਤ ਨੂੰ ਵਿਚਾਰਧਾਰਾਂ ਨੂੰ ਅਤੇ ਸਿੱਖਿਆ ਨੂੰ ਦਰਸਾਉਂਦਾ ਹੈ ਇਸ ਵਿੱਚ ਮੈਂ ਕਹਿਣਾ ਚਾਹੁੰਦੀ ਹਾਂ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 ਜ਼ਿੰਦਗੀ ਨੂੰ ਬਹੁਤ ਜ਼ਿਆਦਾ ਅੱਗੇ ਤੱਕ ਵਧਾਉਂਦਾ ਹੈ ਸਗੋਂ ਉਸਦੀ ਪੀੜ੍ਹਾ ਤੋਂ ਵੀ ਘਾਟਾਂ ਦੀ ਕੇ ਸਿਹਤ ਤੇ ਖੁਸ਼ਹਾਲੀ ਦਾ ਰਾਹ ਦਿਖਾਉਂਦਾ ਹੈ ਉਹਨਾਂ ਦੀ ਹੋਂਦ ਆਲੇ ਦੁਆਲੇ ਦੀ ਜ਼ਿੰਦਗੀ ਦੀ ਇਨਕਲਾਬ ਦੀ ਕਹਾਣੀ ਹੁੰਦੀ ਹੈ ਜਦੋਂ ਪੰਦਰਵੀਂ ਸਦੀ ਵਿੱਚ ਗੁਰੂ ਜ~ ਨਾਨਕ ਦੇਵ ਜੀ ਦਾ ਜਨਮ ਹੋਇਆ ਤਾਂ ਹਿੰਦੁਸਤਾਨ ਬਾਹਰਲੇ ਹਮਲਿਆਂ ਦਾ ਨਿਤਾੜਿਆ ਹੋਇਆ ਸੀ

ਚਮਤਕਾਰ ਦੱਸਿਆ ਅਤੇ ਜ਼ਿੰਦਗੀ ਵਿੱਚੋਂ ਊਚ ਨੀਚ ਦਾ ਖਾਤਮਾ ਹੀ ਖਤਮ ਕਰ ਦਿੱਤਾ ਉਦੋਂ ਹਾਰੀ ਹੋਈ ਜ਼ਿੰਦਗੀ ਵਿੱਚ ਅਨੇਕਾਂ ਦੇਵੀ ਦੇਵਿਤਆਂ ਦੇ ਬਹੁਤ ਸਾਰੇ ਝੋਲੇ ਪੈਂਦੇ ਸਨ, ਇਹਨਾਂ ਝੋਲਿਆਂ ਤੋਂ ਉੱਪਰ ਗੁਰੂ ਜੀ ਨੇ ਜ਼ਿੰਦਗੀ ਦੀ ਅਟੂਟ ਏਕਤਾ ਨੂੰ ਅਕਾਲ ਪੁਰਖ ਦਾ ਨਾਂ ਦੇ ਦਿੱਤਾ ਅਤੇ ਪੰਜਾਬੀਆਂ ਵਿੱਚ ਤੋਹੀਦ ਪ੍ਰਸਤ ਹਮਲਾਵਰਾਂ ਤੇ ਮੁਕਾਬਲਿਆਂ ਦੀ ਸ਼ਕਤੀ ਪੈਦਾ ਕੀਤੀ ਉਹਨਾਂ ਨੇ ਸਮਾਜ ਦੇ ਵਿੱਚ ਇਸਤਰੀ ਨੂੰ ਮਰਦ ਦੇ ਬਰਾਬਰ ਦਾ ਸਥਾਨ ਦਿੱਤਾ ਅਤੇ ਕਿਰਤ ਨੂੰ ਜੀਵਨ ਦੀ ਪੂਰਨਤਾ ਦੱਸਦਿਆਂ ਦੱਸਦਿਆਂ ਮੁਕਤ ਹੋਣ ਦਾ ਸੰਦੇਸ਼ ਦਿੱਤਾ ਉਹਨਾਂ ਨੇ ਆਪਣੀ ਬੋਲੀ ਵਿੱਚ ਪ੍ਰਾਰਥਨਾ ਦਾ ਰਿਵਾਜ਼ ਚਲਾਇਆ

ਵਿਰੱਧ ਇਨਕਲਾਬੀ ਨਾਰਾ ਲਾਇਆ ਉਹਨਾਂ ਨੇ ਜ਼ਿੰਦਗੀ ਦਾ ਅਸਲ ਰਾਹ ਦੱਸਿਆ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਗੁਰੂ ਸਾਹਿਬ ਕਿਸੀ ਅਲੋਕਿਕ ਸੁਨੇਹੇ ਜਾਂ ਸਾਦਕ ਜਾਂ ਪ੍ਰਚਾਰਕ ਨਹੀਂ ਸਨ ਉਹ ਤਾਂ ਸਮਕਾਲੀ ਜੀਵਨ ਦੀ ਹੋਣੀਆਂ ਭਰੀ ਇੱਕ ਲਹਿਰ ਸਨ ਉਹਨਾਂ ਨੇ ਪੰਜਾਬ ਦਾ ਜੀਵਨ ਬਦਲ ਕੇ ਰੱਖ ਦਿੱਤਾ ਸਾਰੇ ਮੁਲਕ ਵਿੱਚ ਨਵੀਂਆਂ ਪ੍ਰੇਰਨਾਵਾਂ ਜਗਾ ਦਿੱਤੀਆਂ ਉਹਨਾਂ ਦੀ ਬਾਣੀ ਦੇ ਵਿੱਚ ਸਮੇਂ ਦੀ ਦਲੇਰ ਆਵਾਜ਼ ਸੀ ਉਹਨਾਂ ਦਾ ਜੀਵਨ ਗ਼ਲਤ ਹਕੂਮਤ, ਗ਼ਲਤ ਮਜ਼ਹਬ ਅਤੇ ਗ਼ਲਤ ਭਾਈਚਾਰੇ ਦੇ ਖਿਲਾਫ਼ ਇੱਕ ਬਗਾਵਤ ਦਾ ਰੂਪ ਸੀ ਉਹ ਬੁੱਤ ਪੂਜਾ ਵਿੱਚ ਵਿਸਵਾਸ਼ ਰੱਖਦੇ ਅਤੇ ਰਾਜਿਆਂ ਨੂੰ ਰੱਬ ਦਾ ਰੂਪ ਮੰਨਦੇ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 ਬਹੁਤ ਜ਼ਿਆਦਾ ਉਹ ਨਾ ਦਿੱਤਾ ਪੰਜਾਬੀ ਕਿਰਤ ਕਮਾਈ ਤੇ ਵੰਡ ਸਕਣ ਦੇ ਰਸਤੇ ਤੁਰਦੇ ਹੋਏ ਹਰ ਔਕੜ ਦਾ ਮੁਕਾਬਲਾ ਕਰਨ ਦੀ ਤਿਆਰੀ ਕੀਤੀ ਉਹਨਾਂ ਨੇ ਸਾਂਝੀ ਵਾਲਤਾ ਮਨੁੱਖੀ ਸਮਾਨਤਾ, ਕੰਮ ਦੀ ਉੱਚਤਾ ਅਤੇ ਮਨੁੱਖ ਦੀ ਏਕਤਾ, ਵੀਰ ਪੰਜਾਬ ਦੀ ਧਰਤੀ ਉੱਪਰ ਖਿਲਾਰ ਦਿੱਤੇ ਸੀ ਵਾਹਿਗੁਰੂ ਦਾ ਧਿਆਨ ਉਹਨਾਂ ਲਈ ਸਾਂਝੀਵਾਲਤਾ ਦੀ ਬੁਨਿਆਦ ਕਲਪਨਾ ਸੀ ਉਹਨਾਂ ਨੇ ਰੱਬ ਦੇ ਨਾਂ ਉੱਤੇ ਗੁੰਦੀਆਂ ਵਾਹੀਆਂ ਅਤੇ ਖੋਲ ਕੇ ਫਿਰ ਜੀਵਨ ਦਾ ਡਰ ਦੂਰ ਕੀਤਾ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 ਜਿਸ ਵਿੱਚੋਂ ਗੁਰੂ ਜੀ ਨੇ ਕੱਢਿਆ ਸੀ ਗੁਰੂ ਜੀ ਨੇ ਡਾਡੀਆਂ ਦੀ ਧੱਕੇਸ਼ਾਹੀ ਅਤੇ ਬੇਬੁਨਿਆਦੀ ਕਰਨ ਦੀ ਥਾਂ ਉਸਨੂੰ ਦੂਰ ਕਰਨ ਤੇ ਮਨੁੱਖ ਦਾ ਧਰਮ ਦੱਸਿਆ। ਉਹ ਇੱਕ ਹਿੰਦੁਸਤਾਨ ਨੂੰ ਕਸਾਈ ਰਾਜਿਆਂ ਖੱਟੇ ਵਜ਼ੀਰਾਂ ਅਤੇ ਗੁਫ਼ਾਫ਼ਾਂ ਭਰਿਆਂ ਵਿੱਚ ਫੜੇ ਤਿਆਗਿਆਂ ਦਾ ਦੇਸ ਬਣਨਾ ਨਹੀਂ ਸੀ ਦੇਖਣਾ ਚਾਹੁੰਦੇ।

ਗੁਰੂ ਜੀ ਦੇ ਅਨੁਸਾਰ ਕਿਸੇ ਕੰਮ ਦਾ ਸਾਂਝੀ ਖ਼ੁਸ਼ੀਆਂ ਲਈ ਸਾਂਝੀਆਂ ਪਾਲਣਾ ਘਾਲਣਾ ਅਤੇ ਉੱਤਮ ਤੇ ਅਤੀ ਸੱਚਾ ਸੁੱਚਾ ਸਿਮਰਨ ਹੈ ਸਾਂਝੀ ਖ਼ੁਸ਼ੀ ਲਈ,

ਕਿ ਗੁਰੂ ਨਾਨਕ ਜੇ ਦੇਵ ਜੀ ਦੀ ਸਖ਼ਸ਼ੀਅਤ ਵਿਚਾਰ, ਉਚੇ ਆਦਰਸ਼ਾਂ ਅਤੇ ਭਰਪੂਰ ਅਤੇ ਕਲਿਆਣਕਾਰੀ ਸਨ ਸਾਨੂੰ ਉਹਨਾਂ ਸੰਬੰਧੀ ਅੰਧ ਵਿਸਵਾਸ਼ ਵਿੱਚ ਪੈਣ ਦੀ ਥਾਂ ਉਹਨਾਂ ਦੇ ਪੰਜਾਬੀ ਜੀਵਨ ਨੂੰ ਬਦਲ ਕੇ ਰੱਖ ਦੇਣ ਵਾਲੇ ਕਿਰਤ ਕਰਨ ਵੰਡ ਛਕਣ ਸਾਂਝੀ ਵਾਲਤਾ ਅਣਖ ਦਾ ਜੀਵਨ ਜਿਊਣ ਤੇ ਸੰਦੇਸ਼ ਨੂੰ ਸਮਝਣ ਤੇ ਅਪਨਾਉਣਾ ਚਾਹੀਦਾ ਹੈ। ਅਜਿਹੀ ਜੀਵਨ ਜਾਂਚ ਨੂੰ ਆਪਣਾ ਦੇ ਕੇ ਹੀ ਅਸੀਂ ਗੁਰੂ ਜੀ ਦੇ ਸੱਚੇ ਪੈਗੰਬਰ ਅਖਵਾ ਸਕਦੇ ਹਾਂ ਗੁਰੂ ਨਾਨਕ ਦੇਵ ਜੀ, ਇਹੀ ਦੱਸਣਾ ਚਾਹੁੰਦੇ ਹੈ, ਕਿ ਨਿਬੰਧ ਦੀ ਸ਼ੈਲੀ ਵਿਚਾਰ ਭਰੀ, ਜਾਦੂ ਭਰੀ ਹੁੰਦੀ ਹੈ ਇਸ ਦੇ ਵਿੱਚ ਉੱਤਰ ਜਾਣ ਵਾਲੇ ਨੂੰ ਵਿਗਿਆਨੀ, ਤਰਸੰਗਤ, ਉਪਦੇਸ਼ ਸੁਰ ਵਾਲਾ ਮੰਨਿਆ ਜਾਂਦਾ ਹੈ, ਕਿਤੇ ਕਿਤੇ ਅਲੰਕਾਰ ਵੀ ਕੀਤੇ ਜਾਂਦੇ ਹਨ ਇਸ ਸੰਬੰਧੀ ਅਸੀਂ ਇਹੀ ਕਹਾਂਗੇ ਕਿ ਗੁਰੂ ਜੀ ਦੀ ਸਿੱਖਿਆ ਨਾਲ ਪੰਜਾਬ ਵਿੱਚ ਛੂਤ ਛਾਤ ਤੇ ਵਹਿਮ ਭਰਮ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

ਇਸ ਦੇ ਵਿੱਚ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਅਤੇ ਜਿੱਦਾਂ ਸਾਦਾ ਜੀਵਨ ਜਿਉਣਾ।

ਬਾਕੀ ਫਿਰ ਦੱਸਦੀ ਹਾਂ।

ਹਾਂਜੀ ਵਧੀਆ ਠੀਕ ਠਾਕ ਆਪਾਂ ਵੀ, ਤੁਸੀਂ ਦੱਸੋ ਕੀ ਕਰਦੇ ਪਏ? ਕੁਛ ਨੀ ਬਸ ਬੈਠੇ ਹੋਏ ਸੀਗੇ।

ਮੈਂ ਇੱਕ ਮੰਦਿਰ ਦੇ ਬਾਰੇ ਸੁਣਿਆ ਸੀਗਾ,

ਕਮਾਥਿਆ ਹੈਗਾ ਨਾ, ਹਾਂਜੀ ਕਮਾਥਿਆ ਮੰਦਿਰ, ਠੀਕ ਹੈ ਠੀਕ ਹੈ ਹਾਂ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

ਮਤਲਬ ਸੁਣਕੇ ਅਚੰਭਿਤ ਜਿਹਾ ਹੋ ਜਾਂਦਾ ਵੀ ਏਦਾਂ ਵੀ ਹੁੰਦਾ ਹੈ ਨਾ ਸਤੀ ਜਿਹੜੀ ਮਾਤਾ ਵੀ ਹੋਈ ਸੀਗੀ ਉਹਨਾਂ ਦੇ ਅਹ ਸਿਵ ਦੀ wife ਹੈ ਜਿਹੜੀ

ਬਣਿਆ ਇਹ ਕਾਫ਼ੀ ਕਹਿ ਲਓ ਇਹ ਮੰਦਿਰ ਬਣਿਆ ਹਨਾ,

ਤੇ ਉਹੀ ਇਹ ਕਹਿੰਦੇ ਵੀ ਮਤਲਬ ਕਿ ਬਹੁਤ ਪੁਰਾਣਾ ਮੰਦਿਰ ਹੈ, ਇਤਿਹਾਸਕ ਮੰਦਿਰ ਹੈ ਇਤਿਹਾਸਕ ਕੇਂਦਰ ਵਜੋਂ ਜਾਣਿਆ ਜਾਂਦਾ ਇਹ ਮੰਦਿਰ ਤੇ ਪ੍ਰਾਚੀਨ ਕਲਾ ਵਿੱਚ ਕਹਿੰਦੇ ਇਹਨੂੰ ਕਹਿੰਦੇ ਇੱਕ ਕਾਮ ਰੂਪ ਜਾਂ ਕਾਮ ਦੁਆਰਾ ਬਹਾਲ

ਤੇ ਇਹ ਜਿਹੜਾ ਇਹਦਾ ਜ਼ਿਲ੍ਹੇ ਦੇ ਕਹਿੰਦੇ ਕਾਮਰੂਪ ਰੱਖਿਆ ਗਿਆ ਸੀ, ਜ਼ਿਲ੍ਹੇ ਦੇ ਨਾਮ ਤੇ ਕਾਮਰੂਪ ਰੱਖਿਆ ਗਿਆ ਸੀਗਾ, ਪਰ ਬਾਅਦ

ਹਾਂਜੀ ਤੇ ਇਹਦਾ ਨਾਮ change ਕਰ ਦਿੱਤਾ ਕਮਾਥਿਆ ਮੰਦਿਰ ਰੱਖ ਦਿੱਤਾ।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

ਰਿਸ਼ੀ ਤੇ ਉਹਨਾਂ ਦੇ ਪਰਿਵਾਰ ਜਿਵੇਂ ਇੱਥੋਂ ਤੱਕ

ਦੇਵੀ ਦੇਵਤਾ ਸਾਰੇ ਹਨਾ,

ਉਹਨਾਂ ਨੇ ਮਤਲਬ ਕਿ ਮਹਾਂਦੇਵ ਨੂੰ ਕਹਿੰਦੇ ਵੀ ਸ~ ਸ਼ਾਇਦ ਉੱਥੇ ਸੱਦਾ ਨਹੀਂ ਦਿੱਤਾ, ਜਿਸ ਕਿ ਸਤੀ ਨੂੰ ਆਪਣਾ ਅਪਮਾਨ ਲੱਗਿਆ ਵੀ ਮ~ ਮੇਰਾ ਮੇਰਾ ਅਪਮਾਨ ਤੇ ਮੇਰੇ ਪਤੀ ਦਾ ਅਪਮਾਨ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

ਮਤਲਬ ਅੱਗ ਲਗਾ ਕੇ ਸਾਰਾ ਬ੍ਰਹਮੰਡ ਨੂੰ ਨਸ਼ਟ ਕਰਨ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

ਸ਼ਕਤੀਪੀਠ ਦੇ ਰੂਪ ਵਿੱਚ ਮੰਦਿਰ ਸਥਾਪਿਤ ਕੀਤੇ ਗਏ ਆ, ਅੱਛਾ, ਅੱਛਾ, ਜਿਵੇਂ ਉਹ ਕਾਫ਼ੀ ਅੱਗ ਮਤਲਬ ਦੂਰ ਦੂਰ ਜਾ ਕੇ ਡਿੱਗਦੇ ਤੇ ਉੱਥੇ ਮੰਦਿਰ ਬਣ ਗਏ,

ਮਤਲਬ ਕਿ ਮੰਦਿਰ ਬਣਾ ਦਿੱਤੇ ਲੋਕਾਂ ਦੀ ਜਾਂ ਕਹਿ ਲਓ ਇੱਕ

ਜਿਹੜਾ ਕਮਾਥਿਆ ਮੰਦਿਰ ਹੈਗਾ ਹੈ ਅਤੇ ਜਿਹੜਾ ਅਹ ਜੋਨੀ ਨਾ ਪੈਰ ਗਿਰਿਆ, ਬਿਲਕੁਲ ਤੇ ਉੱਥੋਂ ਫਿਰ ਇਹ ਸਥਾਪਿਤ ਹੋਇਆ ਸੀ ਕਮਾਥਿਆ ਮੰਦਿਰ ਉੱਥੋਂ ਹੀ ਜਦ ਟੁੱਕੜਾ ਉੱਥੇ ਡਿਗਿਆ ਸੀਗਾ ਤਾਂ ਹੀ ਤੇ ਹੁਣ ਕਾਫ਼ੀ ਮਤਲਬ ਕਿ ਇੱਥੇ ਕਹਿ ਲਓ ਵੀ ਇੱਕ ਤਾਂਤਰਿਕ ਦੇਵੀ ਮੰਨਿਆ ਜਾਂਦਾ ਵੀ ਇੱਕ

ਪਰਬਤ ਦੇ ਵਿੱਚ ਨਿਵਾਸ ਕਰਦੀ ਆ, ਉਹਨਾਂ ਲੋਕਾਂ ਦਾ ਮੰਨਣਾ ਹੈ, ਕਿ ਜਿਹੜੀ ਇਹ ਕਾਲੀ ਜਾਂ ਮਹਾਂ ਤ੍ਰਿਪਤਾ ਵਜੋਂ ਇਹਨਾਂ ਨੂੰ ਜਾਣਦੇ ਨੇ ਤੇ ਇਹ ਨੀਲਾਸ਼ਰ ਪਰਬਤ ਹੈ, ਨਿਵਾਸ ਕਰਦੀ ਆ, ਅੱਜ ਵੀ ਨਿਵਾਸ ਕਰਦੀ ਆ, ਲੋਕਾਂ ਦੀ ਮੰਨਤ ਹੈ ਜਾਂ ਕਹਿ ਲਓ ਰਿਸ਼ੀ ਇਹ ਛੋਲਾਂ ਸੌ ਪੰਤਾਲੀ 'ਚ ਗੱਢਿਆ ਸੀਗਾ ਨਾ?